ਹਾਂਜੀ ਸਭ ਵਧੀਆ ਹੈਗੇ ਆ ਜੀ ਤੁਸੀਂ ਦੱਸੋ? ਕੀ ਦੱਸੀਏ ਵੇਲੇ ਕੀ ਕਰਨਾ, ਲੱਗਦਾ ਪਿਆ ਟੈਮ ਔਖਾ ਵਾੜਾ। ਓਕੇ ਜੀ ਚੰਗਾ ਮਾੜਾ ਟੈਮ ਨਿਕਲ।

ਹਮ

ਮੈਂ ਕਿਹਾ ਉਹ ਜਿਹੜੇ ਕੀ ਆਪਣੇ ਉਹ ਤੂੰ ਜਿਦੇ ਤੋਂ ਪੈਸੇ ਲੈਣੇ ਸੀਗੇ।

ਆਪਣੇ ਗੁਆਂਢੀਆ ਤੋਂ। ਮੈਨੂੰ ਤਾਂ ਨੀ ਯਾਦ ਮੈਂ ਕੀਦੇ ਕੋਲੋ ਲੈਣੇ ਸੀਗੇ ਪੈਸੇ। ਗੁਆਂਢੀ। ਤੁਸੀਂ ਲੈਣੇ ਸੀਗੇ ਉਹ ਤਾਂ ਆਪਣੇ ਗੁਆਂਢੀਆਂ ਤੋਂ। ਦੋ ਹਜ਼ਾਰ। ਹਮ

ਕਹਿ, ਕਹਿ ਕੇ ਦੇਖਣਾ ਹੀ ਇੱਕ ਵਾਰ। ਹਮ ਮੈਂ ਕਹਿੰਨਾ ਉਨੂੰ ਯਾਰ ਵੀ ਦੇ ਪੈਸੇ ਮੇਰੇ ਏਦਾ ਥੋੜੀ ਚੱਲਦਾ। ਬੰਦੇ ਨੂੰ ਸਮਝਣਾ ਵੀ ਚਾਹੀਦਾ ਕਿ ਲੋੜ ਤਾਂ ਹੈ। ਹਮ ਹਾਂਜੀ ਉਹ ਤਾਂ ਉੁਨਾਂ ਨੂੰ ਸਮਝਣਾ ਚਾਹੀਦਾ। ਹਮ

ਉਹੀ ਤਾਂ ਗੱਲ ਹੈਗੀ ਨਾ ਪਰ ਪੈਣ ਤੇ ਬੰਦੇ ਨੂੰ ਚੀਜ਼ ਨਾ ਮਿਲੇ ਪਰ ਬਾਦ ਮਿਲਣ ਚ ਕੋਈ ਫੈਦਾ ਨੀ ਹੁੰਦਾ ਗਾ ਨਾ। ਹਮ ਇਵੀਂ ਗੱਲ ਐ।

ਹਮ ਹੋਰ ਸੁਣਾਉ ਤੁਸੀਂ ਮੈਂ ਸੁਣਿਆ ਸੀਗਾ ਤੁਸੀਂ ਪਿੰਡ ਚੱਲੇ ਹੈਗੇ ਆ।

ਹਾਂਜੀ ਪੜਿਆ ਪੁੜਿਆ ਵੀ ਕੁੱਝ ਹੀ ਨੀ ਆਉਂਦਾ ਹੈਗਾ ਕੁੱਝ ਆਉਂਦਾ ਵੀ ਨੀ ਆਉਂਦਾ ਹੈਗਾ। ਨਹੀਂ ਨਹੀਂ ਆਉਂਦਾ ਹੁਣਾ ਆਉਂਦਾ ਤਾਂ। ਪਹਿਲੇ ਆਲੇ ਨੰਬਰਾਂ ਦਾ ਕੀ ਬਣਿਆ, ਕਿੰਨੇ ਕਿੰਨੇ ਨੰਬਰ ਆਏ, ਚੈੱਕ ਨੀ ਕੀਤਾ ਹੈਗਾ ਤੁਹੀਂ ਡੀਟੇਲ। ਉਹ ਨੀ ਮੈਂ ਚੈੱਕ ਕੀਤਾ।

ਮੈਨੂੰ ਨਤੀਜਾ ਵੇਖਦਾ, ਮੈ ਨਤੀਜਾ। ਹਾਂਜੀ ਹਾਂਜੀ ਨਤੀਜਾ ਦੇਖਣਾ ਪੁਣਾ ਕਿ ਆਇਆ ਕੀ ਨੀ ਆਇਆ ਦਿੱਖਣਾ ਪੈਣਾ ਤੈਨੂੰ ਤਾਹੀਂ ਅੱਗੇ ਬੰਦਾ ਓ ਉਸ ਹਿਸਾਬ ਨਾਲ ਅਗਲੇ ਪੇਪਰ, ਅਗਲੇ ਪੇਪਰਾਂ ਦੀ ਤਿਆਰੀ ਕਰਦਾ ਨਾ ਫਿਰ।

ਹਾਂਜੀ ਹਾਂਜੀ।

ਹਾਂਜੀ ਇਸ ਕਰਕੇ ਮੈਂ ਕਰਦਾ ਪਿਆ। ਹਮ ਅੱਜ ਜਲੇਬੀਆ ਖਾ ਕੇ ਆਈਏ।

ਉੱਤੋਂ ਜਲੇਬੀਆਂ ਮੰਗਾਣੀਆਂ ਹੈਗੀਆ ਤੇ ਨਾਲੇ ਪੈਸੇ ਨੀ ਹੈਗੇ ਕੋਲ ਤੇ ਕਿੱਥੋਂ ਖਾਣੀਆ ਜਲੇਬੀਆਂ ਪੰਦਰਾਂ ਰੁਪਏ ਸੀਗੇ ਓਵੀਂ ਉੱਡਗੇ। ਕਿਵੇਂ ਹਵਾ ਚ ਉੱਡਗੇ। ਐਂਵੇ ਟਰਾਂਜਿਕਸ਼ਨ ਕੀਤੀ ਸੀਗੀ ਇੱਕ ਤੇ ਓਦੇ ਨਾਲ ਹੀ ਉੱਡ ਗਈ ਹੀ, ਮੈਸਿਜ ਆ ਗਿਆ ਸੀ। ਚੱਲ ਛੱਡ, ਕੋਈ ਗੱਲ ਨੀ। ਕਿ ਪਤਾ ਸਾਨੂੰ ਖੁਰਾਕ ਲੱਗਣੀ ਸਹੀ। ਹਮ